ਅਤੇ ਇੱਕ ਜਗਹਾ ਤੇ ਥੋੜਾ ਜਿਹਾ ਖੜਾ ਹੋਇਆ ਪਾਣੀ ਬਿਜਲੀ ਦਾ ਵੱਡਾ ਟਾਵਰ ।

ਇਸ ਵਿੱਚ ਬਲੈਕ ਰੰਗ ਦੇ ਕਾਊਂਟਰ --

ਉਪਰ ਫਾਈਟ ਰੰਗ ਦਾ ਹੋਡਿੰਗ ਸਾਫ ਬੋਰਡ ਨੀਲੇ ਰੰਗ ਦਾ ਸ਼ੈਡ ਇੱਕ ਸਾਈਡ ਤੇ ਸਿਲਵਰ ।

ਕੋਠੀ ਬਿਜਲੀ ਦਾ ਖੰਭਾ ਬੱਦਲ ਅਤੇ ਦਰਖਤ।

ਇੱਸ ਫ਼ੋਟੋ ਵਿੱਚ ਡਿਪਟੀ ਕਮੀਸ਼ਨ ਦਾ ਜੱਗਦਾ ਹੋਇਆ ਬੈਨਰ --

ਉੱਪਰ ਇਸਦੇ ਇੱਕ ਵਾਈਟ ਰੰਗ ਦਾ ਸ਼ੋਪ ਉਸਦੇ ਉੱਪਰ ਇਕ ਹੋਰ ਵਾਈਟ ਰੰਗ ਦੀ ਸ਼ੋਪ --

ਰੈੱਡ ਬਲੂ ਸਕਾਈ ਜ਼ੈੱਲੋ ਪਰਪਲ ਮੈਰੂਨ ਨੇਵੀ ਕਲਰ ਦਿਆਂ ਪਤੰਗਾ।

ਵ੍ਹਾਈਟ ਰੰਗ ਦੀ ਕੰਧ ਅਤੇ ਕੁਛ ਲਟਕਦੀਆਂ ਹੋਈਆਂ ਪਤੰਗਾਂ--

ਹਰੇ ਰੰਗ ਦੀ ਇਸਦੀ ਚਾਰ ਦੁਆਰੀ ਹੈ ਕੁਝ ਲੋਕ ਇਸ ਵਿੱਚ ਖੇਡ ਰਹੇ ਹਨ ਆਸੇ ਪਾਸੇ ਹਰੇ ਦਰਖਤ--

ਸਾਹਮਣੇ ਕੁਝ ਲੋਕ ਖੜੇ ਤੇ ਕੁਝ ਲੋਕ ਬੈਠੇ ਹਨ ਵਾਈਟ ਰੰਗ ਦੀ ਛੱਤ ਵਾਈਟ ਅਤੇ ਹਰੇ ਰੰਗ ਦਾ ਪਰਦਾ--

ਲੋਹੇ ਦੀਆਂ ਟੀਨਾਂ ਹਰੇ ਦਰਖਤ--